ਘੱਟ ਮਿਲਦਾ

document ਸਾਰੇ ਸਹੀ ਹੋਣੇ ਜਿਹੜੇ ਥੋਡੇ ਕੋਲ ਸਹੀ document ਆ ਉਹਦਾ ਤਾਂ easy ਬਣ ਜੰਦਾ ਜੇਕਰ

ਉਹਨੂੰ ਫ਼ੇਰ ਦੁਬਾਰਾ date ਲੈਣੀ ਪੈਂਦੀ ਹੈ

ਤੁਸੀਂ ਜਦੋਂ passport ਬਣਵਾਇਆ ਸੀ ਮੇਰੀ ਤਕਰੀਬਨ ਅਠਾਰਾਂ ਕੁ ਸੋ ਰਪਇਆ ਲੱਗੀ ਸੀ

ਵੇਸੇ ਕੋਈ ਜਿਆਦਾ ਲੰਬਾ ਚੋੜਾ process ਨੀ ਹੁੰਦਾ ਇੱਦਾਂ ਹੈ ਕੀ ਜਦੋਂ ਆਪਾਂ apply ਕਰਦੇ ਹਾਂ passport ਤਾਂ ਉਹਤੋਂ ਬਾਅਦ ਦੋ ਕੁ ਮਹੀਨੇ ਤਾਂ ਲੱਗ ਜਾਂਦੇ ਆ print ਹੋ ਕੇ ਆਉਣ ਨੂੰ ਵਾਪਿਸ yes ਦੋ ਕ ਮਹੀਨਿਆਂ ਦਾ ਤਾਂ ਹੈਗਾ ਹੈ process

ਹਮ ਹਮ ਉਹਦੇ ਤੇ ਫ਼ੇਰ high quality ਦਾ paper use ਕੀਤਾ ਹੁੰਦਾ

ਵੇਸੇ ਵੀ ਫ਼ੇਰ ਉਹਦੇ ਤੇ print ਹੋ ਕੇ ਆਉਂਦਾ lamination ਹੋ ਕੇ ਆਉਂਦਾ ਤਾਂ ਕਰਕੇ ਇਹਨੂੰ ਥੋੜਾ time ਲੱਗ ਜਾਂਦਾ ਉਹ ਫ਼ੇਰ ਕਿਤੇ move ਕਰਨ ਬਾਰੇ ਸੋਚਿਆ ਕੇ ਨਹੀਂ ਕੇ ਵੇਸੇ ਤਾਂ ਮੈਂ ਦੇਖਿਆ ਪੰਜਾਬ ਦੇ ਵਿੱਚ ਇੱਕ ਸ਼ੁਰੂ ਸ਼ੁਰੂ ਚ ਲੋਕੀ passport ਬਣਵਾਉਣ ਲੱਗੇ ਆ ਨਾ ਓਦੋਂ ਤਾਂ ਇੱਕ ਰਿਵਾਜ ਜਾ ਬਣ ਗਿਆ ਸੀ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਸੀ ਕੇ ਮੇਰਾ passport ਬਣਨਾ ਚਾਹੀਦਾ ਮੈਂ ਬਣਾ ਕੇ ਰੱਖ ਲੈਂਦਾ passport ਚਾਹੇ ਉਹਨੂੰ passport ਦਾ p ਵੀ ਨਾ ਪਤਾ ਹੋਵੇ ਹੁਣ ਤਾਂ ਚਲੋ ਇੱਦਾਂ ਹੈ ਨਾ ਹੁਣ ਬਾਹਰ ਜਾਣ ਦਾ trend ਆ passport ਦੀ ਮਤਲਬ ਹਰ ਇੱਕ ਬੰਦੇ ਲੋੜ

ਕਿਉਂਕਿ ਹੁਣ ਜਦੋਂ ਤੋਂ studies visa open ਕਿਤੇ ਨੇ abroad countries ਨੇ ਓਦੋਂ ਤੋਂ ਫ਼ੇਰ ਬੱਚਿਆਂ ਨੂੰ ਜਿਆਦਾ ਹੋਗਿਆ ਤੇ ਉਹ ਸਾਰੇ ਮਤਲਬ ਇਸੀ ਡੋਰ ਚ ਆ ਕੇ ਕਦੋਂ India ਨੂੰ ਛੱਡ ਕੇ ਬਾਹਰ move ਹੋ ਜਾਈਏ yes ਜਦੋਂ ਆਪਾਂ passport ਚੰਡੀਗੜ ਤਨਾ ਉੱਥੇ ਦੋ faze industry area ਚ ਬਣਦਾ ਹੁੰਦਾ passport ਕਾਫੀ time ਤੋਂ ਉਸੀ building ਚ ਬਣ ਰਿਹਾ ਕਿਉਂਕੀ ਮੈਨੂੰ ਯਾਦ ਹੈ ਜਦੋਂ ਮੇਰੇ ਪਾਪਾ ਨੇ passport ਬਣਵਾਇਆ ਸੀ ਤਾਂ ਸਭ ਤੋਂ ਪਹਿਲਾਂ passport ਬਣਦੇ ਸੀ thirty four ਸੇਕ੍ਟਰ ਚ ਹਾਂ ਉਦੋਂ ਤਾਂ ਇੱਕ ਬੰਦੇ ਦੇ ਦੋ passport ਵੀ ਬਣ ਜਾਂਦੇ ਸੀ ਕਿਉਂਕਿ ਉਦੋਂ ਨਾ ਇਹ ਸਾਰਾ ਕੰਮ ਸੀਗਾ computerized ਨਹੀਂ ਸੀਗਾ manually ਸੀਗਾ ਤੇ ਮੈਂ ਕਾਫੀ cases ਸੁਣੇ ਆ ਇੱਕ ਬੰਦੇ ਦੇ ਦੋ ਦੋ ਵਾਰੀ passport ਬਣ ਜਾਂਦਾ ਸੀ ਇਹ possible ਸੀ ਉਦੋਂ

passport ਦੇ ਨਾਲ ਮੈਨੂੰ ਉਹਨਾ ਦੇ date of birth ਵੀ ਉਹਨਾ ਨੇ ਪੁੱਛਿਆ date ਆਲਾ certificate date of birth certificate ਹੈਗਾ ਨਹੀਂ ਸੀ ਉਹ ਕਹਿੰਦੇ ਕੋਈ ਗੱਲ ਨੀ ਵੀ ਨੋ problem

ਫ਼ਰ ਆਨੇ ਦਸਵੀਂ ਦੇ document ਦੇ ਨਾਲ ਲਾ ਕੇ ਹੀ ਕਰਵਾ ਲਿਆ

ਜਿਹਨਾ ਦਾ ਮੈਂ ਦੱਸਦਾ ਜਿਹਨਾ ਦਾ eighty nine ਤੋਂ nineteen eighty nine ਤੋਂ ਬਾਅਦ birth ਹੋਇਆ ਉਹਨਾ ਦਾ ਉਹਨਾ ਨੂੰ mandatory ਹੈ ਉਹਨਾ ਦਾ birth certificate ਹੋਣਾ ਚਾਹੀਦਾ ਜਿਹਨਾ ਦਾ eighty nine ਤੋਂ ਪਹਿਲਾਂ ਹੋਗਿਆ ਉਹਦਾ ਕੋਈ ਚੱਕਰ ਨੀ ਉਹਦੇ ਕੋਲ ਅਗਰ ਨਹੀਂ ਵੀ ਹੈਗਾ passport ਤਾਂ ਉਹਦਾ ਜਿਹੜਾ ਉਹਦੇ ਕੋਲ ਪੰਜਵੀਂ ਦਾ certificate ਯਾ ਦਸਵੀਂ ਦਾ certificate ਚਲ੍ਜੁਗਾ ਕਿਉਂਕਿ ਉਹ ਚੱਲਦਾ ਕਿਉਂ ਹੈ ਉਹ ਇਸ ਕਰਕੇ ਚੱਲਦਾ ਹੈ ਕਿਉਂਕਿ ਉਹਦੇ ਤੇ ਨਾ date ਪੂਰੀ ਲਿਖੀ ਹੁੰਦੀ ਆ date of birth ਜਦੋਂ ਮਤਲਬ ਮੈਂ ਗਿਆ ਤਾ ਨਾ passport ਬਣਵਾਉਣ ਮੈਂ ਆਪਣੀ ਗੁਡੀਆ ਦਾ ਵੀ ਬਣਵਾਇਆ ਹੈ passport

ਤੇ ਉਦੋਂ ਮਤਲਬ lockdown ਦਾ ਬਹੁਤ ਉਹ ਚੱਲ ਰਿਹਾ ਸੀ

ਭੀੜ ਵੀ ਉੱਥੇ ਇੰਨੀ ਲੱਗੀ ਹੋਈ ਸੀ ਦਫਤਰ ਦੇ ਵਿੱਚ ਬਹੁਤ ਜਿਆਦਾ ਜੀ

ਫ਼ੇਰ easily ਬਣ ਗਿਆ ਸੀ

ਨਹੀਂ ਬੇਟੀ ਦਾ

ਫਰਕ ਪੈ ਗਿਆ ਸੀ ਜਦ ਮੇਰਾ ਇੱਕ ਦਿਨ ਪਹਿਲਾ ਗਿਆ ਇਹਦਾ ਇੱਕ ਹੋਰ ਬਹੁਤ ਵੱਡੀ ਗੱਲ ਆ passport ਦੀ ਇੱਕ ਮਤਲਬ enquiry ਵੀ ਹੁੰਦੀ ਆ

ਉਹ ਤਾਂ steps ਆ ਕਿਉਂਕਿ ਜਦੋਂ ਆਪਾਂ passport apply ਕਰਦੇ ਹਾਂ ਓਦੋਂ ਆਪਾਂ ਨੂੰ ਪੁੱਛਿਆ ਜਾਂਦਾ ਕੇ ਥੋਡਾ ਜਿਹਾ residential address ਕੀ ਹੈ confidential ਕੀ ਹੈ ਜਿੱਥੇ ਪਨ ਰਹਿੰਦੇ ਹਾਂ ਉਹ address ਜਦੋਂ ਆਪਾਂ ਦਿੰਦੇ ਹਾਂ ਫ਼ੇਰ ਉਹਦੇ ਤੇ ਦੋ ਗਵਾਹੀਆਂ ਵਾਲੇ ਦੇ ਨਾਮ ਆਪਾਂ ਨੂੰ ਪਾਉਣੇ ਪੈਂਦੇ ਆ ਕੇ ਹਾਂ ਵੀ ਜਦੋਂ ਇਹਨਾ ਦਾ ਬਣਦਾ ਹੋਊਗਾ ਇਹ ਇਹ ਗਵਾਹੀਆਂ ਦੇ sign ਹੁੰਦੇ ਆ prove ਕਰਨਾ ਹੁੰਦਾ ਇਹ ਕਾਫੀ time ਤਨ birth time ਤੋਂ ਯਾ ਪਿਛਲੇ ਪੰਜ ਸਾਲਾਂ ਤੋਂ ਜਾ ਦੋ ਸਲਾਂ ਤੋਂ ਦਸ ਸਾਲਾਂ ਤੋਂ ਇਸੀ ਜਗ੍ਹਾ ਤੇ ਰਹੀ ਰਿਹਾ ਹਾਂ ਆਇਆ ਸੀ ਮੇਰੇ ਘਰ ਪੁਲਸ ਆਲੇ ਆਏ ਸੀ ਤੇ enquiry ਲਈ ਮੈਂ ਸਰਪੰਚ ਜੀ ਨੂੰ ਮਿਲਾਤਾ ਜਦੋਂ ਮੇਰਾ passport ਬਣ ਮਤਲਬ ਬਣ ਕੇ ਆਇਆ ਸੀ ਤੇ ਮੇਰੇ ਚਾਚਾ ਜੀ ਤੇ

ਹਮ ਪਹਿਲਾਂ ਪਤਾ ਹੁਣ ਤਾਂ ਕਾਫੀ change ਹੋਗਿਆ ਪਹਿਲਾਂ ਲੋਕਾਂ ਨੂੰ ਪਤਾ ਨ੍ਣੀ ਸੀ ਹੁੰਦਾ ਪਹਿਲਾਂ ਲੋਕਿਨ ਪਤਾ ਕੀ ਕਰਦੇ ਸੀ ਪਹਿਲਾਂ ਜਦੋਂ enquiry ਆਲਾ ਆਉਂਦਾ ਹੁੰਦਾ ਸੀ ਤੇ ਉਹਨੂੰ prize ਮਤਲਬ ਕੇ ਉਹ ਪਤਾ ਕੀ ਕਹਿੰਦਾ ਸੀਗਾ ਮੈਂ ਥੋਡੀ enquiry ਕਰਨ ਦਾ ਮੈਂ ਪੰਜ ਸੋ ਸੱਤ ਸੋ ਰੁਪਿਆ ਲੇਕੇ ਜਾਊਂਗਾ

ਪਰ ਜਦੋਂ ਤੋਂ ਜਦੋਂ ਤੋਂ ਇਹ system ਲੋਕਾਂ ਨੂੰ ਸਮਝ ਆ ਸਾਰਾ ਕੁਝ ਪਤਾ ਲੱਗਿਆ ਤਾਂ ਇਹਦੀ ਸਿਰਫ ਸੋ ਰੁਪਿਆ fees ਹੈ ਹਾਂਜੀ ਉਹ passport ਦੀ slip ਦਿੰਦੇ ਹੁੰਦੇ ਆ ਕੱਟ ਕੇ

ਹਾਂ ਉਹਦੀ ਸਿਰਫ ਸੋ ਰੁਪਇਆ fees ਹੁੰਦੀ ਆ ਪਰ ਬਹੁਤ time ਪਹਿਲਾਂ ਲੋਕਾਂ ਤ੍ਗੋੰ ਕਾਫੀ ਪੈਸੇ ਠੱਗਦੇ ਹੁੰਦੇ ਸੀ enquiry ਕਰਨ ਵਾਲੇ

ਖੁਦ ਮੇਰੇ ਖੁਦ ਮੇਰੇ ਘਰ ਚ ਮੇਰੇ ਪਾਪਾ ਉਹਨਾ ਨੇ ਦਿੱਤੇ ਹੋਏ ਆ ਪੰਦਰਾਂ ਪੰਦਰਾਂ ਹਜ਼ਾਰ ਹਜ਼ਾਰ ਰੁਪੇ ਆਉਂਦੇ ਰਹਿੰਦੇ ਸੀਗੇ enquiry ਵਾਲੇ ਥੋਡੀ ਮਤਲਬ ਅਮ wife ਦਾ ਥੋਡਾ passport ਬਣਿਆ ਹੋਇਆ ਹਾਂ ਹਾਂ ਸਾਡੇ ਸਾਰਿਆਂ ਦਾ ਮੇਰੀ ਬੇਇ ਦਾ ਨੀ ਬਣਿਆ ਹੈਗਾ ਮੇਰੀ wife ਦਾ ਹੈਗਾ ਮੇਰਾ ਹੈਗਾ

ਮੇਰੀ ਦਾ ਵੀ ਹਜੇ change ਕਰਵਾਉਣਾ ਉਹ ਕਿਤੇ ਕਿਉਂਕਿ marriage ਤੋਂ ਬਾਅਦ ਫ਼ੇਰ name change ਕਰਵਾਉਣਾ ਪੈਂਦਾ ਫ਼ੇਰ husband name ਕਰਵਾਉਣਾ ਪੈਂਦਾ ਹੈ ਉਹ ਕਰਵਾਉਣਾ ਮੇਰੀ ਬੇਟੀ ਦਾ ਛੋਟੀ ਹੈ ਤਿੰਨ ਸਾਲ ਦੀ ਉਹਦਾ ਬਣਵਾਗੇ okay ਉਹ ਜਦੋਂ ਤੁਸੀਂ ਆਪਣੀ wife ਦਾ visa ਲਗਵਾਇਆ ਸੀ ਕੀ ਕੋਈ ਮੁਸ਼ਕਿਲ ਦਾ ਸਾਹਮਣਾ ਤਾਂ ਨੀ ਕਰਨਾ ਪਿਆ ਜਾਂ ਕਿਸੇ ਨੇ ਕਿਹਾ ਤਾਂ ਨੀ ਵੀ passport ਚ ਇਹ ਕਮੀ ਹੈ ਉਹ ਕਮੀ ਹੈ ਇਹ name ਨੀ ਉਹ ਨੀ

ਹਾਂਜੀ easy ਹੋਗਿਆ sir embassy ਚ ਗਏ ਦੋ ਤਿੰਨ ਦਿਨ passport ਜਮਾ ਰੱਖਿਆ ਉਹਨਾ ਨੇ visa ਮਤਲਬ ਤਕਰੀਬਨ ਸਾਨੂੰ embassy ਚ ਦੋ ਮਹੀਨੇ ਲੱਗ ਗਏ ਸੀ

ਨਹੀਂ ਜੀ ਦਿੱਲੀ

ਹਾਂ visa ਵਗੇਰਾ ਲੱਗ ਕੇ ਆ ਜਾਂਦਾ embassy ਚੋਂ ਉਹ ਮਤਲਬ ਹਫਤੇ ਬਾਅਦ ਮਿਲਿਆ ਮੇਰੀ wife ਦਾ

ਹੋਰ ਥੋਡੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਬਣਵਾ ਲਿਆ passport ਸਾਰੇ ਜਾਣੇ aware ਨੇ ਇਸ ਚੀਜ਼ ਤੋਂ ਕੀ ਇਹ ਇੱਕ ਅਜਿਹਾ document ਹੈ ਜਿਸ ਨੂੰ international level ਤੇ recognize ਕੀਤਾ ਜਾਂਦਾ ਹਾਂਜੀ sir ਉਹ ਤਕਰੀਬਨ ਸਾਰਿਆਂ ਨੂੰ ਇਹ ਹੈਗਾ ਹੀ ਆ passport ਤਕਰੀਬਨ ਸਾਰਿਆਂ ਦੇ ਬਣੀ ਹੋਈ ਆ passport

passport ਦਾ ਚਲੋ ਇੱਕ ਇਹ ਹੈ ਵੀ ਆਪਣੇ ਕੋਲੇ ਅੱਜ ਕਲ ਕੰਮ ਕਰ ਘੱਟ ਆ ਹਰ ਇੱਕ ਬੰਦੇ ਇਹ ਹੁੰਦਾ ਕੀ ਬਾਹਰ ਚਲੇ ਜਾਈਏ ਹਮ ਹਰੇਕ ਬੰਦਾ ਆਪਣਾ ਸੋਚਦਾ ਹੈ ਕੇ ਮੈਂ ਬਾਹਰ ਜਾ ਕੇ ਕੰਮ ਕਰਨਾ ਬਾਹਰ ਜਾ ਕੇ ਆਪਣੇ India ਦੇ ਵਿੱਚ ਪਤਾ ਕੀ ਹੈ most of the ਜਿਹੜੀ young young community ਆ ਉਹ ਬੇਰੁਜ਼ਗਾਰ ਹੈ ਉਹਨਾ ਨੂੰ ਕੰਮ ਨਹੀ ਮਿਲਦਾ ਦੀ ਤਾਂ ਲੋਕਿਨ ਬਾਹਰ ਨੂੰ ਭੱਜਦੇ ਆ ਵੀ ਹਾਂ ਵੀ ਅਸੀਂ ਬਾਹਰ ਜਾਣਾ ਬਾਹਰ ਜਾ ਕੇ ਕੰਮ ਕਰਨਾ ਆ ਕਿਉਂਕਿ ਉਹ ਬੱਚੇ ਸਰਕਾਰਾਂ ਨੂੰ blame ਕਰਦੇ ਆ ਬਹੁਤ ਕੁਝ ਹੈਗਾ ਜੇ actually ਪਤਾ ਕੀ ਹੈ ਆਪਣੇ ਇੱਥੇ unemployment ਵੀ ਬਹੁਤ ਹੈ ਆਪਣੇ

otherwise ਕਿਉਂਕਿ ਸਾਰੇ plus two ਵਾਲੇ ਬੱਚੇ ਆ ਹੁਣ ਦੇਖੋ ਜਿਹੜੇ ਬੰਦੇ ਨੇ plus two ਕੀਤੀ ਹੈ ਉਹਦੀ ਉਮਰ ਮਸਾ ਹੀ ਸੋਲਾਂ ਸਾਲ ਹੁੰਦੀ ਹੈ ਪੰਦਰਾਂ ਸੋਲਾਂ ਸਾਲ ਪੰਦਰਾਂ ਸੋਲਾਂ ਸਾਲ ਚ ਪਾਸਪੋਰਟ ਬਣਵਾਉਂਦੇ ਹਾਂ ਤੇ ਫ਼ੇਰ ਚਲੇ ਜਾਂਦੇ ਆ ਬਾਹਰ Canada ਵਗੇਰਾ move ਕਰ ਰਹੇ ਨੇ mostly

ਵੇਸੇ ਆਪਣੇ ਉਰੇ ਇੱਕ ਮੇਰੇ ਨਾਲ department ਚ ਸੀ ਸਰ

ਉਹਨਾ ਦੇ ਕਾਫੀ ਚਿਰ ਦੀ ਗੱਲ ਹੈ ਉਹਨਾ ਦੇ passport ਤੇ ਉਹਨਾ ਦੇ brother ਘੁੰਮ ਫਿਰ ਆਏ ਸੀ ਕਿਉਂਕਿ ਉਹਨਾ ਦੀਆਂ ਸ਼ਕਲਾਂ ਮਤਲਬ same ਸੀਗੀਆਂ ਨਾ

ਕਿਉਂਕਿ ਜਿੱਥੇ ਆਪਣਾ passport ਬਣਦਾ ਨਾ ਜਿਹੜਾ ਆਪਣਾ passport ਦਾ number ਹੁੰਦਾ ਉਹ ਬਹੁਤ unique ਹੁੰਦਾ ਅਗਰ ਕਿਸੇ ਕਿਸੇ country ਚ ਕੋਈ checking ਹੁੰਦੀ ਹੈ ਤਾਂ ਉਹ ਸਭ ਤੋਂ ਫੁਲਾਂ ਆਪਣੇ finger check ਕਰਦੇ ਆ ਅਗਰ ਆਪਣੇ finger ਹੀ miss match ਹੋਗੇ ਨਾ ਫ਼ੇਰ ਆਪਾਂ illegal ਹੋ ਜਾਂਦੇ ਹਾਂ ਅਗਰ ਆਪਾਂ illegal ਹੋਗੇ ਫ਼ੇਰ ਆਪਣੇ passport ਨੂੰ ban ਕਰ ਸਕਦੇ ਹਾਂ ਫ਼ੇਰ ਆਪਾਂ ਨੂੰ ਕਿਸੇ country ਦਾ visa ਨੀ ਮਿਲ ਸਕਦਾ ਨਾ entry ਮਿਲ ਸਕਦੀ ਹੈ

ਫ਼ੇਰ ਮੁੜ ਕੇ ਉਹ passport ਰੱਦ ਹੀ ਕਰ ਦਿੰਨੇ ਆ ਜਿਵੇਂ ਕਿਹਲੋ block ਵਗੇਰਾ ਬਿਲਕੁਲ ਬਿਲਕੁਲ ਕਿਉਂਕਿ passport ਇੱਕ ਐਸੀ ਆਧਾਰ card ਹੈ ਆਧਾਰ card suppose ਕਰੋ ਆਪਣਾ ਕਿਤੇ ਬਣਿਆ ਅਗਰ ਆਪਾਂ ਕਿਸੇ ਹੋਰ ਜਗ੍ਹਾ ਤੇ ਚਲੇ ਜਾਈਏ ਉੱਥੇ ਜਾ ਕੇ ਬੰਦਾ ਦੁਬਾਰਾ ਬਣਾ ਲੈਂਦਾ ਪਰ passport ਇੱਦਾਂ ਹੈ ਨਾ

ਅਗਰ ਆਪਾਂ ਉਸ ਤੇ fraud ਕਰਤਾ ਕੋਈ ਵੀ illegal ਕੰਮ ਕੀਤਾ ਆ ਤਾਂ ਫ਼ੇਰ ਉਹ ਆਪਣੇ passport ਨੂੰ red mark ਕਰ ਦੇਣਗੇ ਫ਼ੇਰ ਆਪਾਂ ਨੂੰ ਕੋਈ ਵੀ ਕੋਈ ਵੀ ਦੇਸ਼ ਆਂ ਕੋਈ ਵੀ ਨਹੀ ਤਦੇ ਤਾਂ ਆਪਾਂ ਜਦੋਂ passport apply ਕਰਦੇ ਹਾਂ ਤਾਂ ਉੱਥੇ ਸਖਤ instructions ਲਿਖੀਆਂ ਹੁੰਦੀਆਂ ਥੱਲੇ ਉਹ ਪੁਛ ਲਿਆ ਤੁਹਾਡੇ ਤੇ ਕੋਈ case ਤਾਂ ਨੀ ਚੱਲਦਾ

ਅਗਰ ਕਿਸੇ ਦੇ finger match ਕਰਨੇ ਆ ਤਾਂ ਫ਼ੇਰ ਉਹ ਥੋੜਾ ਜਿਹੜਾ ਹੈਗਾ ਉਹ illegal ਮੰਨਿਆ ਜਾਂਦਾ ਫ਼ੇਰ ਉਹਨੂੰ ਉਹ ਸਹੀ ਨੀ ਮੰਨਦੇ ਉਹਨੂੰ ਗਲ ਮੰਨਦੇ ਆ ਤੇ ਜੇ passport ਤੇ ਮਤਲਬ ਕਿਹ ਲੋ ਆਪਣਾ passport ਗੁੰਮ ਜਾਂਦਾ ਜਾਂ ਗੁੰਮ ਜਾਂ ਕਿਹਲੋ ਉੱਪਰ ਕੁਛ

ਅਗਰ ਆਪਣਾ passport ਗੁੰਮ ਜਾਂਦਾ suppose ਕਰੋ ਕੇ ਆਪਣਾ passport ਕਾਫੀ ਗੁੰਮ ਗਿਆ ਜਾਂ ਅਮ miss happening ਹੋ ਕੇ ਖਰਾਬ ਹੋਗਿਆ ਪਾਣੀ ਲੱਗ ਗਿਆ ਹੈ ਜਾਂ ਉਹਨੂੰ ਕੁਛ ਵੀ ਹੋਗਿਆ ਫ਼ੇਰ ਆਪਾਂ ਉਥੇ ਲਿਖਾਂਗੇ ਸਾਡੇ passport ਸਾਨੂੰ ਜਿਹੜਾ ਹੈਗਾ ਉਹ generate ਕੀਤਾ ਜਾਵੇ ਅਗਰ passport ਮਤਲਬ ਬਹੁਤ ਲੰਬਾ process ਹੈ FIR ਕਰਵਾਉਣੀ ਪੈਂਦੀ ਹੈ ਉਸ ਤਰ੍ਹਾਂ ਹੋਣ ਤੋਂ ਬਾਅਦ ਉਹਦੀ report ਬਣਦੀ ਹੈ ਬਾਅਦ ਦੀ

ਸਿਰਫ ਓਰ ਸਿਰਫ ਅਗਰ ਉਹ ਗੁੰਮ ਜੇ ਤਾਂ ਦੁਬਾਰਾ ਬਣਦਾ ਨਹੀਂ ਤਾਂ ਨਹੀਂ ਬੰਦਾ ਹੋਰ ਸਾਰੀ family ਦਾ ਥੋੜੇ ਮੰਮੀ ਪਾਪਾ ਦਾ passport ਬਣਿਆ ਹੈ ਨਹੀਂ sir ਮੰਮੀ ਪਾਪਾ ਦਾ ਤਾਂ ਨੀ ਮੇਰਾ ਮੇਰੀ wife ਦਾ ਮੇਰੀ ਗੁਡੀਆ ਦਾ passport ready ਆ

ਹਾਂਜੀ ਚਲੋ ਠੀਕ ਹੈ next discussion ਕਰਾਂਗੇ

hello ਅਜੇ ਸਤਿ ਸ਼੍ਰੀ ਅਕਾਲ ਕਿੱਦਾਂ ਤੁਸੀਂ

ਅਹ ਘਰ ਚ ਸਭ ਵਧੀਆ

ਸਭ ਵਧੀਆ ਹੋਰ ਨਿਆਣੇ ਕਿੱਦਾਂ ਵਧੀਆ ਨੇ ਸਭ ਮੈਂ ਦੱਸਣਾ ਸੀ ਆਪਾਂ family ਨਾਲ ਉੱਥੇ ਗਏ ਸੀਗੇ ਅੰਮ੍ਰਿਤਸਰ

ਆਪਾਂ ਵਿਸ਼ਾਖੀ ਤੇ ਗਏ ਸੀਗੇ ਵਾਹ ਵਧੀਆ ਸਾਨੂੰ ਦੱਸਿਆ ਹੀ ਨਹੀਂ ਸਾਨੂੰ ਵੀ ਦੱਸ ਦੇਣਾ ਸੀ ਅਸੀਂ ਵੀ ਚੱਲਦੇ suddenly plain ਬਣ ਗਿਆ ਅਜੇ next time ਜਾਵਾਂ ਗੇ ਤਾਂ ਪਕਾ ਦੱਸਾਂਗੀ ਮੈਂ ਤੁਹਾਨੂੰ

ਬਹੁਤ ਵਧੀਆ ਇੰਨਾ ਵਧੀਆ ਕੇ ਬੱਸ ਮਨ ਨੂੰ ਸ਼ਾਂਤੀ ਆਪਾਂ ਕਹਿੰਦੇ ਆ ਨਾ ਮਨ ਨੂੰ ਸ਼ਾਂਤੀ ਮਿਲੀ ਹੈ ਉੱਥੇ ਜਾ ਕੇ ਪਤਾ ਚੱਲਦਾ ਹਾਂ ਵੀ ਸ਼ਾਂਤੀ ਕੀ ਹੁੰਦੀ ਏ actual ਸ਼ਾਂਤੀ ਬਹੁਤ ਮਜ਼ਾ ਕੀਤਾ ਬੱਚਿਆਂ ਨੇ ਵੀ ਆਪਾਂ ਵੀ ਸਾਰੀ family ਨਾਲ

ਨਿਆਣੇ ਕਹਿੰਦੇ ਸਾਨੂੰ ਭੁੱਖ ਲਗੀ ਏ ਮੈਨੇ ਕਿਆ

ਅਹ ਕਾਫੀ ਸਾਰੇ ਨੇ ਉੱਥੇ ਢਾਬੇ ਵਗੈਰਾ restaurants ਆਪਾਂ ਖਾਦਾ ਉੱਧਰ ਬੜਾ famous ਉਹਨਾ ਦਾ ਪਨੀਰ ਕੁਲਚਾ ਨਾਲ ਛੋਲੇ ਛੋਲੇ ਲਿੱਤੇ ਬਹੁਤ ਵਧੀਆ ਨੇ ਇੰਨੇ ਸਵਾਦ ਇੰਨੇ ਸਵਾਦ ਕੀ ਬੱਸ ਮੈਨੂੰ ਨਾ ਮੈਂ ਤੇ ਮੇਰੇ ਤਾਂ ਮੁਹ ਚ ਪਾਣੀ ਹਜੇ ਵੀ ਆਰਿਆ ਇੰਨਾ ਸਵਾਦ ਖਾਣਾ ਬੱਚੇ ਬੜੇ ਖੁਸ਼ ਹੋਏ ਖਾ ਕੇ ਨਾ ਹੈ

ਹਾਂਜੀ ਬੜੇ ਸਵਾਦ ਸੀ

ਸਵਾਦ ਤਾਂ ਹੁੰਦੀ ਏ ਨਾ heavy ਵੀ ਹੁੰਦੀ ਏ ਨਾ ਉਹਨਾ ਦਾ glass ਈ ਇੰਨਾ ਵੱਡਾ ਹੁੰਦਾ ਇੱਥੇ ਤਾਂ ਚਲੋ

ਦਬ ਜੇ ਅੰਮ੍ਰਿਤਸਰ ਤੋਂ ਲਾ ਕੇ ਕਿਸੇ ਹੋਰ ਪਾਸੇ ਜਾਉ ਗੇ ਨਹੀਂ ਮਿਲਦਾ ਬੁਤ ਅੰਮ੍ਰਿਤਸਰ ਤਾਂ ਜਰੂਰ ਮਿਲਦਾ ਈ

ਉਹ ਤਾਂ ਫੇਰ ਮਤਲਬ pure ਕਹਿ ਲੋ ਇੱਕ ਥਾਂ ਤੋਂ ਤੁਸੀਂ ਕਹਿ ਸਕਦੇ ਓ pure ਹੁੰਦਾ ਉਹ ਹਾਂਜੀ ਬਿਲਕੁਲ ਇੰਨਾ ਸਹੀ word pure ਕੇ ਬੱਸ ਉਹ pure ਹੀ ਉਹਨੂੰ define ਕਰ ਸਕਦਾ ਲੱਸੀ ਨੂੰ ਇੰਨੀ ਸਵਾਦ ਸੀਗੀ ਇੰਨੀ ਗਾੜੀ ਲੱਸੀ ਮਤਲਬ ਮੈਂ ਦੇਖ ਕੇ ਹੇਰਾਨ ਮੈਨੇ ਕਿਹਾ ਆਪਾਂ ਕੀ ਪੀਂਦੇ ਨੇ ਇਹ ਪਾਣੀ ਜਿਹਾ

ਫੇਰ ਆਪਾਂ ਬੱਚਿਆ ਨੇ ਹੋਰ ਵੀ ਖਾਦਾ ਪਨੀਰ ਕੁਲਚਾ ਖਾਦਾ ਫੇਰ ਨਾਲ ice cream ਕਹਿੰਦੇ ਸਾਨੂੰ ice cream ਖਾਣੀ ਏ ਮੱਖਣ ਦਿੱਤਾ ਉਹਨਾ ਨੇ ਮੱਖਣ ਦੇ ਡਲੇ ਦਿੱਤੇ ਇੰਨੇ ਵੱਡੇ ਮੈਨੇ ਕਿਹਾ ਹਾਂ ਅੱਜ ਹੀ ਸਾਰਾ weight gain ਹੋ ਜਾਣਾ ਇੱਥੇ

ਹੈਗਾ ਮਤਲਬ ਮਸਾਲੇ ਮਸੁਲੇ ਪਾਂਦੇ ਨੇ ਤੇ ਵਧੀਆ ਬਣਦਾ ਉੱਥੇ ਦਾ ਉੱਥੇ ਤਾਂ ਹੋਰ ਵੀ ਚੀਜ਼ਾਂ ਨੇ ਜਰੂਰੀ ਨੀਂ ਏ ਕੁਲਚਾ ਵਗੈਰਾ ਉਹਦੇ ਉਥੇ ਦੁੱਧ ਮਲਾਈ ਵਾਲਾ ਦੁੱਧ ਮਿਲਦਾ ਉਹ ਬੜਾ ਵਧੀਆ ਹੁੰਦਾ ਉੱਥੇ

ਹਾਂਜੀ ਹਾਂਜੀ ਉਹ ਨਾਲ ਈ market ਸੀਗੀ ਨਾ ਇੰਨੀ ਵੱਡੀ ਉਥੇ ਗਏ ਸੀਗੇ ਥੋੜਾ ਬੱਚਿਆ ਨੂੰ ਬੱਚੇ ਕਹਿੰਦੇ ਸਾਨੂੰ ਲੈਣਾ toys ਵਗੈਰਾ ਤਾਂ ਗਏ ਸੀਗੇ ਉਥੇ ਮੇ ਮੇਰੇ husband ਨੂੰ ਬੜਾ ਪਸੰਦ ਦੁੱਧ ਪੀਣਾ ਉੱਧਰ ਉਹ ਦੁੱਧ ਦੇਖ ਕੇ ਕਹਿੰਦੇ ਨਾ ਮੈਂ ਪੀਣਾ ਬੱਚੇ ਵੀ ਲੱਗੇ ਮਲਾਈ ਵਾਲਾ ਦੁੱਧ ਇੰਨੀ pure ਮਲਾਈ ਮਲਾਈ ਵੀ ਇੰਨੀ pure ਗਾੜੀ ਦੁੱਧ ਇੰਨਾ ਗਾੜਾ ਇੰਨਾ ਸਵਾਦ ਦੁੱਧ ਆ ਹਾ ਮੈਂ ਕੀ ਦੱਸਾ ਤੁਹਾਨੂੰ

ਵਧੀਆ ਸਾਰੀ ਚੀਜ਼ਾਂ ਵਧੀਆ ਨੇ ਉੱਥੇ ਦੀਆਂ ਹਨਾ ਮਤਲਬ pure ਨੇ

ਉੱਥੇ ਦੇ ਮਤਲਬ ਇੰਨਾ ਕੁੱਝ ਮਿਲਾਵਟ ਹੁੰਦਾ ਨੀਂ ਏ food ਵਧੀਆ ਉੱਥੇ ਦਾ